ਸੋਚਾਂ ਨੂੰ, ਜਾਣ ਦੇ ਜਿੱਧਰ ਨੂੰ ਜਾਂਦਾ ਰਿਕਸ਼ਾ, ਉਹ ਆ ਗਿਆ ਈ ਮੋੜ, ਜੇ ਤਾਂ ਚੱਲਦਾ ਗਿਆ ਸਿੱਧਾ ਤਾਂ ਪਹੁੰਚ ਜਾਵਾਂਗੇ ਆਪਾਂ ਲਾਹੌਰੀ ਦਰਵਾਜ਼ੇ ਅਤੇ ਫੇਰ ਉੱਥੋਂ ਲੋਹਗੜ੍ਹ.

ਗੱਡੀਆਂ ਤਾਂ ਆਉਂਦੀਆਂ ਈ ਰਹਿੰਦੀਆਂ ਐਂ, ਹਰ ਵੇਲੇ। ਲੈ ਬਈ ਬੰਤਿਆ, ਆ ਗਿਆ ਈ ਮੋੜ, ਅਤੇ ਅਗਲਾ ਚੌਂਂਕਾ ਭੌਂਦਾ ਜਾ ਰਿਹਾ ਈ ਉੱਧਰ ਨੂੰ, ਤੇ ਲੈ ਫੇਰ ਮੁੜ ਗਿਐ ਇਹ ਪੁਤਲੀ ਘਰ ਦੀ ਰਾਹ ਵੱਲ, ਯਾਦ ਈ ਨਾ ਬੰਤਿਆ, ਜਦੋਂ ਤਾਰੋ ਵਿਆਹੀ ਹੋਈ ਆਈ ਸੀ ਤਾਂ ਉਹਦੇ ਉੱਤੇ ਨਜ਼ਰ ਈ ਨਹੀਂ ਸੀ ਟਿਕਦੀ। ਭੋਲਾ ਜਿਹਾ ਮੂੰਹ ਸੀ। ਮੈਨੂੰ ਉਦੋਂ ਈ ਅੰਦਰੋਂ ਖ਼ਿਆਲ ਆਇਆ ਸੀ ਕਿ ਐਨੀ ਚੰਗੀ ਕਿਸਮਤ ਨਾਂਹ ਸੀ ਮੇਰੀ। ਪਰ ਮਿਹਰ ਹੋ ਗਈ ਸੀ, ਵਾਹਿਗੁਰੂ ਦੀ। ਟਾਂਗਿਆਂ ਉੱਤੇ ਆਏ ਸੀ ਅਸੀਂ ਡੋਲਾ ਲੈ ਕੇ, ਤੇ ਘਰ ਪਹੁੰਚਦਿਆਂ-ਪਹੁੰਚਦਿਆਂ ਤਕਾਲਾਂ ਪੈ ਗਈਆਂ ਸਨ। ਪਰ, ਬੰਤਿਆ, ਕਿਹੜੇ ਵਹਿਣਾਂ ਵਿੱਚ ਵਹੀ ਜਾਦਾ ਐਂ। ਛੱਡ ਹੁਣ ਪੁਰਾਣੀਆਂ ਗੱਲਾਂ, ਬੀਤ ਗਈਆਂ, ਸੋ ਬੀਤ ਗਈਆਂ—ਅਗਲੀ ਸੋਚ ਹੁਣ। ਪਿੱਛਾ ਤਾਂ ਕੀ ਸੌਰਨਾ ਏ ਹੁਣ, ਅੱਗਾ ਸੁਆਰ ਲੈ ਜੇ ਸੌਰਦਾ ਈ। ਉਂਝ ਲਾਈ ਹੀ ਜਾਨਾਂ ਐਂ, ਆਪਣੀ ਵਾਹ

ਉਂਝ ਈ ਜ਼ਰਾ ਖ਼ੁਸ਼ ਰਹੀਦਾ ਐ। ਅੱਛਾ—ਮੈਨੂੰ ਵੀ ਦੱਸ ਦੇ ਕੋਈ ਗੁਰ, ਗੁਰ ਕੋਈ ਨਹੀਂ, ਬੱਸ ਊਂ ਈ ਦਿਲ ਟਕਾਣੇ ਰੱਖੀਦਾ ਐ। ਕਿੱਧਰੋਂ ਆਇਐਂ? ਸਵਾਰੀ ਲਿਆਂਦੀ ਸੀ ਇੱਕ ਖ਼ਾਲਸਾ ਕਾਲਜ ਵੱਲੋਂ, ਪਰਲੀ ਗਲੀ ਵਿੱਚ ਛੱਡ ਕੇ ਆਇਆਂ।

ਹੋਵੇ ਕਿਉਂ ਨਾ, ਆਪਣਾ ਕਮਾਉਂਦੀ ਐ, ਮੌਜਾਂ ਕਰਦੀ ਐ। ਇੱਕ ਸਵਾਰੀ ਸਾਡੇ ਵੱਲ ਨੂੰ ਆ ਰਹੀ ਸੀ। ਅਸੀਂ ਦੋਵੇਂ ਈ ਅੱਗੇ ਹੋਏ, ਪਰ ਉਹ ਬੰਦਾ ਬਾਂਹ ਹਿਲਾ ਕੇ ਅਗਾਂਹ ਨੂੰ ਲੰਘ ਗਿਆ। ਚੱਲ ਜਾਣ ਦੇ ਸੂ, ਤੇ ਹੋਰ ਕੀ, ਲੋਕਾਂ ਕੋਲ ਖਾਣ ਨੂੰ ਤਾਂ ਪੈਸਾ ਨਹੀਂ। ਜਾਣ ਦੇ ਸੂ, ਅਤੇ ਹੋਰ ਕੀ, ਲੋਕਾਂ ਕੋਲ ਖਾਣ ਨੂੰ ਪੈਸਾ ਤਾਂ ਹੈ ਨਹੀਂ, ਭਾਈ ਜਿਨ੍ਹਾਂ ਕੋਲ ਹੈਗਾ ਐ, ਉਹਨਾਂ ਕੋਲ ਬਹੁਤ ਐ। ਸਾਨੂੰ ਕੀ, ਬੰਤਿਆ, ਕਿਸੇ ਕੋਲ ਬਹੁਤਾ ਹੋਵੇ, ਥੋੜ੍ਹਾ ਹੋਏ— ਆਪਾਂ ਤਾਂ ਆਪਣੀ ਕਮਾਈ ਖਾਣੀ ਐ। ਠੀਕ ਐ ਵੀਰ ਮੇਰਿਆ, ਮਿਹਨਤ-ਮੁਸ਼ੱਕਤ ਕਰ ਕਰਾਂਗੇ ਤੇ ਖਾਵਾਂਗੇ, ਬੈਠੇ-ਬਿਠਾਇਆਂ ਤਾਂ ਸਾਨੂੰ ਕਿਤੋਂ ਨਹੀਂ ਆ ਜਾਣਾ। ਰੋਣਾ ਤਾਂ ਇਹੋ ਹੈ, ਕਿ ਫੇਰ ਵੀ ਪੂਰੀ ਨਹੀਂ ਪੈਂਦੀ। ਹੱਡ ਟੁੱਟ ਜਾਂਦੇ ਐ ਰਾਤ ਤੀਕ, ਪਰ ਢਿੱਡ ਭਰਨ ਜੋਗੇ ਪੈਸੇ ਨਹੀਂ ਬਣਦੇ। ਫੇਰ ਵੀ, ਦਿਆਲਿਆ, ਡੰਗ ਸਾਰੀ ਈ ਜਾਨੇ ਆਂ। ਹੁਣ ਨਹੀਂ ਸਰਨਾ ਡੰਗ, ਮਹਿੰਗਾਈ ਵੱਲ ਤਾਂ ਦੇਖ। ਕੀ ਵੇਖਾਂ? ਮੈਨੂੰ ਤਾਂ ਕੁਝ ਪਤਾ ਨਹੀਂ, ਪਈ ਇਹ ਹੋ ਕੀ ਰਿਹੈ। ਹੋਣਾ ਕੀ ਐ, ਬੱਸ ਗਰਕਣ ਵਾਲੀ ਐ ਦੁਨੀਆ। ਫੇਰ ਅਸੀਂ ਦੋਵੇਂ ਚੁੱਪ ਕਰ ਗਏ। ਕੁਝ ਸੋਚਦੇ ਰਹੇ, ਥੋੜ੍ਹੀ ਦੇਰ। ਪਰ ਸੋਚਣਾ ਕੀ ਸੀ, ਅਸੀਂ ਐਵੇਂ ਝੂਰਨ ਵਾਲੀ ਗੱਲ ਸੀ। ਜਦੋਂ ਕਦੀ ਮੇਰੀ ਇਹੋ-ਜਿਹੀ ਹਾਲਤ ਹੁੰਦੀ ਐ, ਮੈਂ ਰਿਕਸ਼ਾ ਚਲਾਉਣ ਲੱਗ ਪੈਦਾਂ, ਭਾਵੇਂ ਵਿੱਚ ਸਵਾਰੀ ਬੈਠੀ ਹੋਵੇ, ਭਾਵੇਂ ਨਾ। ਰਿਕਸ਼ਾ ਚਲਾਉਂਦਿਆਂ ਮੈਂ ਸਗੋਂ ਬਹੁਤ ਸੋਚਦਾਂ, ਪਰ ਮੇਰਾ ਦਿਲ ਨਹੀਂ ਡੋਲਦਾ, ਉਸ ਵੇਲੇ। ਇੰਝ ਜਾਪਦੈ ਜਿਵੇਂ ਹਵਾ ਵਿੱਚ ਉਡਾਰੀਆਂ ਮਾਰ ਰਿਹਾ ਹੋਵਾਂ।

ਹਾਲੇ ਮੈਂ ਰੁਕਿਆ ਈ ਸੀ ਕਿ ਇੱਕ ਬੁੱਢਾ ਮੇਰੇ ਲਾਗੇ ਆਇਆ ਅਤੇ ਉਸ ਨੇ ਅੱਖਾਂ ਦੇ ਹਸਪਤਾਲ ਜਾਣਾ ਸੀ। ਮੈਂ ਉਸ ਨੂੰ ਬਿਠਾ ਲਿਆ। ਉਹ ਆਪ-ਮੁਹਾਰੇ ਈ ਦੱਸਦਾ ਗਿਆ ਆਪਣੀਆਂ ਗੱਲਾਂ। ਉਹਦੀ ਤੀਵੀਂ ਨੇ ਅੱਖਾਂ ਬਣਵਾਈਆਂ ਸੀ, ਦੋ-ਤਿੰਨ ਦਿਨ ਪਹਿਲਾਂ ਤੇ ਅੱਜ ਉਹ ਪਿੰਡ ਗਿਆ ਸੀ ਕੁੱਝ ਲੈਣ ਤੇ ਹੁਣ ਆ ਰਿਹਾ ਸੀ ਉਹ ਵਾਪਸ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

ਅੱਖਾਂ ਤਾਂ ਮੇਰੀਆਂ ਵੀ ਬਣਨ ਵਾਲੀਆਂ ਨੇ ਪਰ ਮੈਂ ਘਰਵਾਲੀ ਨੂੰ ਕਿਹਾ, ਪਹਿਲਾਂ ਤੂੰ ਬਣਵਾ ਲੈ, ਮੇਰਾ ਤਾਂ ਹਾਲੀਂ ਸਰੀ ਜਾਂਦਾ ਏ, ਪਰ ਤੈਨੂੰ ਤਾਂ ਊਈਂ ਨਹੀਂ ਦੀਂਹਦਾ ਕੁਛ। ਠੀਕ ਬਣ ਗਈਆਂ ਅੱਖਾਂ? ਡਾਕਦਾਰ ਤਾਂ ਕਹਿੰਦੈ ਠੀਕ ਐ, ਸਭ ਕੁਛ। ਬਈ ਬੜਾ ਈ ਸਿਆਣਾ ਏ, ਡਾਕਟਰ। ਉਂਝ ਵੀ ਰੱਜ ਕੇ ਸੋਹਣਾ ਏ, ਹਸੂੰ-ਹਸੂੰ ਕਰਦਾ ਰਹਿੰਦਾ ਏ ਹਰ ਵੇਲੇ। ਬੱਸ ਹੋਰ ਤਾਂ ਸਾਨੂੰ ਕੋਈ ਤਕਲੀਫ਼ ਨਹੀਂ ਉੱਥੇ, ਇੱਕ ਇਹ ਜਿਹੜੇ ਉੱਪਰਲੇ ਕੰਮ ਕਰਨ ਵਾਲੇ ਨੇ, ਬੜਾ ਤੰਗ ਕਰਦੇ ਐ। ਜਿੰਨਾ ਚਿਰ ਇਹਨਾਂ ਦੀ ਮੁੱਠੀ ਗਰਮ ਨਾ ਕਰੋ, ਇਹ ਗੱਲ ਈ ਨਹੀਂ ਸੁਣਦੇ। ਇੱਕ ਤਾਂ ਬੰਦਾ ਉਂਝ ਦੁਖੀ ਹੁੰਦੈ, ਦੂਜੇ ਇਹ ਕਰ ਦਿੰਦੇ ਆ- ਹਾਂ, ਇਹ ਤਾਂ ਮਾੜੀ ਗੱਲ ਐ। ਸਾਨੂੰ ਪਿੰਡਾਂ ਆਲਿਆਂ ਨੂੰ ਤਾਂ ਕੁੱਝ ਸਮਝਦੇ ਈ ਨਹੀਂ, ਇੱਕ ਤਾਂ ਮੁੱਛਦੇ ਐ ਸਾਡੇ ਅਰਗਿਆਂ ਨੂੰ, ਦੂਜਾ ਟਿੱਚਰਾਂ ਕਰਦੇ ਆ। ਕੋਈ ਆ ਜਾਏ ਨਾ gentleman, ਕੋਟ- ਪਤਲੂਨ ਵਾਲਾ ਉਹਦੇ ਅੱਗੇ ਜੀ-ਜੀ ਕਰਦੇ ਫਿਰਨਗੇ। ਸਾਨੂੰ ਕਹਿਣਗੇ- ਪਰੇ ਹੋ ਜਾਹ, ਬਹਿ ਜਾ ਉੱਥੇ bench ਉੱਤੇ। ਕੋਈ ਖ਼ੌਫ਼ ਨਹੀਂ ਰੱਬ ਦਾ ਇਹਨਾਂ ਨੂੰ। ਚੱਲ, ਤੁਹਾਡਾ ਦੁੱਖ ਤਾਂ ਕੱਟਿਆ ਈ ਗਿਐ। ਸ਼ੁਕਰ ਏ ਵਾਹਿਗੁਰੂ ਦਾ, ਲੱਖ-ਲੱਖ ਸ਼ੁਕਰ ਏ। ਹੁਣ ਕਿਤੇ ਮੇਰੀਆਂ ਅੱਖਾਂ ਵੀ ਬਣ ਜਾਣ ਨਾ, ਛੇਤੀ। ਤੂੰ ਵੀ ਬਣਵਾ ਲਈਂ, ਥੋੜ੍ਹੇ ਚਿਰ ਪਿੱਛੋਂ। ਬਣਵਾ ਈ ਲੈਣੀਆਂ ਨੇ ਹੁਣ। ਬੱਸ, ਫੇਰ ਮੈਂ ਕਿਤੇ ਨਹੀਂ ਜਾਂਦਾ। ਜਾਣਾ ਕਿੱਥੇ ਆ, ਭਾਈਆ?

ਇਹ ਦਿਨ ਵੀ ਭੁੱਲ ਜਾਣਗੇ, ਬੜਾ ਖ਼ੱਜਲ-ਖੁਆਰ ਹੋਣਾ ਪੈਂਦਾ ਏ ਹਸਪਤਾਲਾਂ ਵਿੱਚ। ਸੁਣਦਾ ਰਿਹਾ, ਮੈਂ ਉਹਦੀਆਂ ਗੱਲਾਂ। ਕਈ ਸਵਾਰੀਆਂ ਤਾਂ ਚੰਗਾ ਦਿਲ ਲਾ ਛੱਡਦੀਆਂ ਨੇ, ਪਰ ਕਈ-ਕਈ ਤਾਂ ਕੂੰਦੀਆਂ ਈ ਨਹੀਂ ਕੁੱਝ।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 ਕਦੀ-ਕਦੀ ਤਾਂ, ਬੰਤਿਆ, ਵਕਤ ਕੱਟਣਾ ਵੀ ਮੁਸ਼ਕਿਲ ਹੋ ਜਾਂਦਾ ਐ। ਸਾਰਾ ਦਿਨ ਮੀਂਹ ਹੋਣ ਤਾਂ ਦਵਾਈ ਕਿੱਥੋਂ ਆਵੇ? ਕਿਵੇਂ ਬੀਤ ਦਾ ਐ ਵਕਤ, ਇਹੋ-ਜਿਹੇ ਵੇਲੇ? ਬੱਸ, ਖੜ੍ਹ ਈ ਜਾਂਦਾ ਐ ਅੜ ਕੇ, ਇੱਕ ਥਾਂ ਉੱਤੇ। ਰਿਕਸ਼ਾ ਵੀ ਤਾਂ ਖੜ੍ਹ ਜਾਂਦਾ ਐ ਕਦੀ-ਕਦੀ, ਫੇਰ ਚੱਲਦਾ ਨੀ ਭੋਰਾ ਵੀ। ਜਦੋਂ ਠੀਕ ਹੋਵੇ, ਐਨ ਘੋੜੇ ਵਾਂਗੂੰ, ਤਾਂ ਰੁਕਦਾ ਈ ਨਹੀਂ, break ਲਾਇਆਂ ਵੀ। ਉੱਡਦਾ ਐ ਫੇਰ ਤਾਂ ਹਵਾ ਵਿੱਚ। ਹਟ ਜਾ ਪਰੇ— ਕਰਦਾ ਜਾਂਦਾ ਐ ਚੱਲੋਗੇ ਜੀ? ਲਾਰੰਸ ਰੋਡ, ਮੈਂ ਰਿਕਸ਼ਾ ਰੋਕ ਲਿਆ। ਆਮ ਤੌਰ ਤੇ ਮੈਂਨੂੰ ਕਿਸੇ, ਮੈਂ ਕਿਸੇ ਨੂੰ ਆਵਾਜ਼ ਨਹੀਂ ਮਾਰਦਾ। ਜਿਨ੍ਹੇ ਜਾਣਾ ਹੁੰਦੈ, ਉਹ ਆਪੇ ਆਵਾਜ਼ ਮਾਰਦਾ। ਪਰ ਜਦੋਂ ਕਦੀ ਵੇਖੀਦਾ ਐ ਕਿ ਜਨਾਨੀ ਥੱਕੀ ਹੋਈ ਐ ਤੇ ਆਦਮੀ ਤੁਰੀ ਜਾਂਦਾ ਐ, ਬੇਪਰਵਾਹ ਜਿਹਾ, ਤਾਂ ਫੇਰ ਜਿਹਦੇ ਬੱਚੇ ਹੋਣ ਨਾਲ, ਤਾਂ ਰਿਕਸ਼ਾ ਹੌਲੀ ਕਰ ਲਈਦਾ ਐ। ਕਦੀ-ਕਦੀ ਪੁੱਛ ਵੀ ਲਈਦੈ ਕਿ ਚੱਲੋਗੇ ਜੀ? ਇਹੋ-ਜਿਹੇ ਵੇਲੇ ਕਦੀ ਘੱਟ ਈ ਨਾਂਹ ਹੁੰਦੀ ਐ ਬੰਦਾ ਤਾਂ ਵਡੇਰੀ ਉਮਰ ਦਾ ਜਾਪਦੈ, ਪਰ ਜਨਾਨੀ ਭਾਬੀ ਜੀ ਕਹਿੰਦੇ ਸੀ ਤੂੰ ਦੋ ਸਾੜ੍ਹੀਆਂ ਹੋਰ ਬਣਾ ਲੈ, ਮੈਂ ਕੀ ਕਰਨੀਆਂ ਨੇ, ਐਨੀਆਂ ਸਾੜ੍ਹੀਆਂ? ਇਹੋ ਤਾਂ ਦਿਨ ਨੇ ਤੇਰੇ ਪਾਵਣ-ਹੰਢਾਣ ਦੇ, ਚੰਗਾ ਪਾਇਆ ਕਰ, ਚੰਗਾ ਹੰਢਾਇਆ ਕਰ, ਮੈਨੂੰ ਤਾਂ ਹੁਣ ਭੁੱਖ ਵੀ ਨਹੀਂ ਲੱਗਦੀ, ਪਤਾ ਨਹੀਂ ਕੀ ਗੱਲ ਏ? ਖੇਡਿਆ-ਮੱਲ੍ਹਿਆ ਕਰ ਨਾ ਬੱਚਿਆਂ ਨਾਲ, ਤੂੰ ਤਾਂ ਊਈਂਂ ਬੁਲਾਉਂਦੀ ਈ ਨਹੀਂ।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 ਫੇਰ ਰਾਜੂ ਵੀ ਕਿੱਡਾ ਵੱਡਾ ਹੋਈ ਜਾਂਦਾ ਏ, ਉਮਰ ਏ ਨਾ ਉਸ ਦੀ, ਵਧਣ-ਫੁੱਲਣ ਦੀ। ਜਦੋਂ ਕਦੀ ਮੈਂ ਉਸ ਨੂੰ ਸਕੂਟਰ ਪਿੱਛੇ, ਉਸ ਦੇ ਸਕੂਟਰ ਪਿੱਛੇ ਬੈਠਦੀ ਆਂ ਤਾਂ ਡਿੱਗਣ-ਡਿੱਗਣ ਕਰਦੀ ਆਂ, ਬਹੁਤ ਚਲਾਉਂਦਾ ਤੇਜ਼ ਉਹ ਸਕੂਟਰ। ਤੂੰ ਹਮੇਸ਼ਾਂ ਕਾਰ ਚ ਹੀ ਜਾਇਆ ਕਰ ਕਿਤੇ—ਪਰਸੋਂ ਆ ਜਾਏਗੀ ਕਾਰ service ਹੋ ਕੇ। ਕਾਰ ਭਾਵੇਂ ਖੜ੍ਹੀ ਹੋਵੇ, ਪਰ ਕਵੇਗਾ–ਆਓ ਮੰਮੀ, ਬੈਠੋ, ਮੇਰੇ ਸਕੂਟਰ ਉੱਤੇ, ਤੁਹਾਨੂੰ ਘੁਮਾ ਲਿਆਵਾਂ। ਚਾਅ ਨਹੀਂ ਲੱਥਾ, ਹਾਲੇ ਉਹਨਾਂ ਦਾ,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

ਠੰਢੀ ਖੂਹੀ ਲੰਘ ਕੇ ਮੈਂ ਚੌਕ ਵਿੱਚੋਂ ਸੱਜੇ ਹੱਥ ਹੋ ਗਿਆ। ਲਾਲ ਬੱਤੀ ਜਗ ਪਈ, ਮੈਂ ਚੌਕ ਦੇ ਅੱਧ ਵਿੱਚ ਪਹੁੰਚਿਆ। ਛੇਤੀ-ਛੇਤੀ ਮੈਂ ਅੱਗੇ ਲੰਘਿਆ। ਲਾਰੰਸ ਰੋਡ ਉੱਤੇ ਬੜੀ ਭੀੜ ਸੀ। ਹੌਲੀ-ਹੌਲੀ ਲੰਘ ਗਿਆ ਮੈਂ ਅੱਗੇ ਬਿਜਲੀ ਭਲਵਾਨ ਦੇ ਮੰਦਿਰ ਅੱਗੇ ਹੋ ਕੇ, ਰੋਕ ਲਈ ਉਹਨਾਂ ਨੇ ਰਿਕਸ਼ਾ। ਇੱਕ ਰੁਪਏ ਦਾ ਨੋਟ ਫੜਾ ਕੇ ਉਹ ਮੰਦਿਰ ਵਿੱਚ ਚਲੇ ਗਏ। ਬਾਹਰੋਂ ਹੀ ਨਜ਼ਰ ਆ ਰਹੀ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ। ਸੋਨੇ ਦੀ ਬੰਸਰੀ ਕਿੰਨੀ ਲਿਸ਼ਕ ਰਹੀ ਸੀ, light ਵਿੱਚ। ਸੁਣਿਆ ਏ ਪਿੱਛੋਂ ਜਿਹੇ ਕੋਈ ਚੁਰਾ ਕੇ ਲੈ ਗਿਆ ਸੀ, ਸੋਨੇ ਦੀ ਇਹ ਬੰਸਰੀ। ਕਿੰਨਾ ਵੱਡਾ ਪਾਪ ਕੀਤਾ ਸੀ, ਕਿਸੇ ਨੇ, ਭਗਵਾਨ ਦੇ ਹੱਥੋਂ ਖੋਹ ਲਈ ਸੀ ਬੰਸਰੀ, ਸੋਨੇ ਦੀ। ਨਰਕ ਚ ਹੀ ਜਾਊ, ਇਹੋ ਜਿਹਾ ਬੰਦਾ। ਇੱਕ ਪਾਸੇ ਤਾਂ ਲੋਕ ਮੰਦਿਰ ਬਣਵਾਉਂਦੇ ਐ, ਦੂਸਰੇ ਪਾਸੇ ਇਸ ਤਰ੍ਹਾਂ ਦੇ ਵੀ ਬੰਦੇ ਐ ਜੋ ਭਗਵਾਨ ਦਾ ਵੀ ਲਿਹਾਜ਼ ਨਹੀਂ ਕਰਦੇ, ਬੰਦਿਆਂ ਦੀ ਤਾਂ ਗੱਲ ਈ ਛੱਡੋ। ਲੱਭ ਈ ਪਈ ਹੋਊ ਵੈਸੇ ਉਹ ਬੰਸਰੀ, ਸ਼ਾਇਦ ਨਾ ਹੀ ਲੱਭੀ ਹੋਵੇ। ਫੇਰ ਇਹ ਕਿੱਥੋਂ ਆ ਗਈ, ਹੁਣ ਵਾਲੀ। ਲੈ ਕੋਈ ਘਾਟਾ ਏ ਭਗਵਾਨ ਦੇ ਘਰ ਕਿਸੇ ਚੀਜ਼ ਦਾ? ਜਿਹਨੂੰ ਸੇਵਾ ਕਰਨ ਦਾ ਇਹ ਮੌਕਾ ਦੇਵੇ, ਉਹ ਭੱਜ ਕੇ ਆਉਂਦਾ ਐ, ਅੱਗੇ। ਆਪਾਂ ਨੂੰ ਤਾਂ, ਬੰਤਿਆ, ਕਦੀ ਮੌਕਾ ਈ ਨਹੀਂ ਦਿੱਤਾ ਭਗਵਾਨ ਨੇ, ਸੇਵਾ ਕਰਨ ਦਾ। ਸ਼ਰਧਾ ਤਾਂ ਬੜੀ ਐ, ਸਾਡੇ ਮਨ ਵਿੱਚ ਵੀ। ਜੀਅ ਕਰਦੈ, ਸਭ ਕੁਝ ਛੱਡ-ਛਡਾ ਕੇ ਇੱਥੇ ਮੰਦਿਰ ਵਿੱਚ ਈ ਆ ਜਾਵਾਂ, ਸੇਵਾ ਕਰਨ। ਪਰ, ਬੰਤਿਆ, ਇਸ ਤਰ੍ਹਾਂ ਕੌਣ ਆਉਣ ਦਿੰਦਾ ਐ? ਨਾਲੇ ਬੀਵੀ-ਬੱਚਿਆਂ ਦਾ ਵੀ ਤਾਂ ਖ਼ਿਆਲ ਕਰ। ਉਹ ਭੁੱਖੇ ਨਾ ਮਰ ਜਾਣਗੇ, ਤੇਰੇ ਪਿੱਛੋਂ? ਕੌਣ ਪੁੱਛੇਗਾ ਉਹਨਾਂ ਦੀ ਬਾਤ? ਚੱਲ, ਇਹ ਜੀਵਨ ਤਾਂ ਲੰਘ ਗਿਆ ਔਖੇ-ਸੌਖੇ, ਅਗਲੇ ਜਨਮ ਵਿੱਚ ਬਣ ਜਾਈਂ ਭਗਤ, ਫੇਰ ਕਰੀਂ ਭਗਵਾਨ ਦੀ ਸੇਵਾ, ਲਾਹ ਲਈਂ ਰੀਝਾਂ ਦਿਲ ਦੀਆਂ। ਹੁਣ ਕਰੀ ਚੱਲ ਆਪਣਾ ਕੰਮ। ਟੇਕ ਮੱਥਾ ਬਾਹਰੋਂ ਈ ਮੂਰਤੀ ਨੂੰ। ਮੰਗ ਲੈ ਜੇ ਕੁੱਝ ਮੰਗਣਾ ਈ। ਬੜੇ-ਬੜੇ ਧਨਵਾਨ ਆਉਂਦੇ ਇੱਥੇ, ਮੁਰਾਦਾਂ ਮੰਗਣ। Hello ਮੇਰਾ ਨਾਮ ਜੱਗਦੀਪ ਏ ਤੇ ਮੈਂ ਅੱਜ ਦਾ ਜਿਹੜਾ topic ਏ, ਉਸਦੇ ਵਿੱਚ ਤੋਨੂੰ ਦੱਸਣਾ ਚਾਹੁੰਦੀ ਸੀ। ਆਪਣੇ ਕੁਝ ਵਿਚਾਰ share ਕਰਨਾ ਚਾਹੁੰਦੀ ਸੀ ਕਿ ਸਾਡੇ ਪੰਜਾਬੀ ਜਿੰਨੇ ਵੀ ਹਨ families ਉਹਨਾਂ ਵਿੱਚੋਂ mostly ਸਾਰੇ ਬੱਚੇ ਬਾਹਰ ਜਾਣ ਨੂੰ ਬਹੁਤ ਜਿਆਦਾ ਹੀ enthusiast ਰਹਿੰਦੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ life ਉੱਥੇ ਇੱਥੇ ਨਾਲੋਂ ਜਿਆਦਾ ਵਧੀਆ ਹੈ ਤੇ ਆਮ ਤੌਰ ਤੇ ਮੈਂ ਵੇਖ ਰਹੀ ਹੂਂ ਜਿਸ ਤਰ੍ਹਾਂ ਕਿ ਮੈਂ ਇੱਕ immigration company ਵਾਸਤੇ ਕੰਮ ਕਰਦੀ ਹਾਂ ਤੇ ਉਹ ਲੋਕੀ ਜਿਆਦਾਤਰ Canada Australia ਨੂੰ prefer ਕਰਦੇ ਨੇ but ਕਿਉਂਕਿ Australia ਦੇ ਵਿੱਚ ਜਿਹੜਾ visa ਹੈ, ਉਹ ਬਹੁਤ tough ਹੁੰਦਾ ਹੈ and ਉਥੇ ਜਿਹੜਾ ਤੁਹਾਨੂੰ English ਦਾ test ਦੇਣਾ ਹੁੰਦਾ ਹੈ, ਉਹ ਵੀ ਕਾਫੀ tough ਅਹ ਹੁੰਦਾ ਹੈ। plus ਉੱਥੇ hotel ਵੀ ਘੱਟ ਹੁੰਦੇ ਨੇ, ਜਿਸਦੇ ਕਰਕੇ ਜਿਆਦਾਤਰ ਲੋਕੀ ਫਿਰ Canada ਵੱਲ ਨੂੰ ਹੀ ਆਪਣਾ ਰੁਖ ਕਰਦੇ ਹਨ ਤੇ Canada ਵਿੱਚ ਵੀ ਕਿਉਂਕਿ ਉੱਥੇ ਦੀ government ਇਹਨਾਂ ਨੂੰ ਕਾਫੀ ਸਾਰੀ facilities ਵੀ ਦੇ ਰਹੀ ਹੈ ਤੇ plus ਉੱਥੇ ਇਹਨਾਂ ਨੂੰ lifestyle ਵੀ ਅੱਛਾ ਮਿਲਦਾ ਹੈ। plus ਨਾਲ ਬੱਚੇ ਉਥੇ ਜਾ ਕੇ job ਵੀ ਕਰ ਲੈਂਦੇ ਨੇ। plus ਉਹਨਾਂ ਦੀ ਆਪਣੀ ਜਿਹੜੀ ਇੱਕ ਪੜ੍ਹਾਈ ਦਾ ਵੀ ਹੁੰਦਾ ਹੈ ਕਿ ਅਸੀਂ ਉੱਥੇ ਜਾ ਕੇ ਕੁਛ ਪੜ੍ਹ ਲਈਏ ਤੇ ਪੜ੍ਹਨ ਤੋਂ ਬਾਅਦ PR ਲੈਣ ਵਿੱਚ ਉਹਨਾਂ ਨੂੰ ਥੋੜੀ ਆਸਾਨੀ ਵੀ ਹੋ ਜਾਂਦੀ ਹੈ ਕਿਉਂਕਿ ਬਹੁਤ time ਨਿਕਲ ਜਾਂਦਾ ਹੈ। ਤਿੰਨ-ਚਾਰ ਸਾਲ ਤਾਂ ਨਿਕਲ ਹੀ ਜਾਂਦੇ ਨੇ। ਜਿਸ ਕਰਕੇ ਉਹ ਲੋਕੀ ਬਹੁਤ ਆਪਣਾ ਉੱਥੋਂ ਦੀ life style ਵਿੱਚ ਢਲ ਜਾਂਦੇ ਨੇ, ਉੱਥੇ ਦੇ climate ਵਿੱਚ ਵੀ ਢਲ ਜਾਂਦੇ ਨੇ ਤੇ ਉੱਥੋਂ ਦੀ ਜਿਹੜੀ ਆਮ ਤੌਰ ਦੀ life ਏ, ਉਹ ਉਹਨਾਂ ਨੂੰ ਇਧਰ ਨਾਲੋਂ ਜਿਆਦਾ ਵਧੀਆ ਲੱਗਦੀ ਏ। ਇਹਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਇੱਕ ਤਾਂ ਉੱਥੋਂ ਦੀ ਜਿਹੜੀ ਆਬੋ-ਹਵਾ ਹੈ, ਉਹ ਵੀ ਬਹੁਤ ਵਧੀਆ ਹੈੈ। ਉੱਥੇ ਦੇ ਬੱਚਿਆਂ ਦੇ ਵਿੱਚ ਜਿਹੜੀ growth ਹੈਗੀ ਏ, ਇੱਥੇ ਦੇ ਬੱਚਿਆਂ ਨਾਲੋਂ ਵੀ ਜਿਆਦਾ ਹੈ physically ਮੈਂ ਕਹਿ ਰਹੀ ਆ ਸਰੀਰਕ ਤੌਰ ਤੇ and ਜਿਹੜੇ ਸਾਡੇ ਬੱਚੇ ਨੇ, ਇੱਥੇ pollution ਵਗੈਰਾ ਦੇ ਕਰਕੇ ਵੀ ਬਹੁਤ ਜਿਆਦਾ ਅਹ mentally stressed ਰਹਿੰਦੇ ਨੇ। ਪੜ੍ਹਾਈ ਉੱਥੇ ਵੀ ਬਹੁਤ tough ਹੁੰਦੀ ਏ, ਇਹੋ ਜੀ ਨਹੀਂ ਹੈ life ਉੱਥੇ ਵੀ, ਕਾਫੀ busy ਹੁੰਦੀ ਹੈ ਪਰ ਉੱਥੇ ਨਾਲ ਇਹ ਵੀ ਹੈ ਜੇ ਤੁਸੀਂ ਚਾਰ-ਪੰਜ ਦਿਨ ਕੰਮ ਕਰਦੇ ਓ, ਹਫਤੇ ਵਿੱਚ ਵੀਹ ਘੰਟੇ ਜਾਂ ਤੀਹ ਘੰਟੇ ਕੰਮ ਕਰ ਰਹੇ ਓ ਤੇ ਫਿਰ ਤੁਹਾਨੂੰ ਇਹ ਵੀ ਹੈ ਕਿ ਛੁੱਟੀ ਮਿਲ ਜਾਂਦੀ ਏ ਤੇ ਤੁਸੀਂ enjoy ਵੀ ਕਰ ਲੈਂਦੇ ਓ। and ਉੱਥੇ ਦਾ ਇੱਕੋ-ਇੱਕ ਅਜਿਹਾ ਮੈਨੂੰ drawback ਲੱਗਦਾ ਏ, ਉਹ ਇਹ ਹੈ ਕਿ ਉਥੇ ਜਿਹੜਾ climate ਆ, ਉਹ ਬਹੁਤ ਠੰਡਾ ਹੁੰਦਾ। ਠੰਡਾ ਇਸ ਕਰਕੇ ਕਿਉਂਕਿ ਉਥੇ ਬਰਫ਼ ਪੈਂਦੀ ਹੈ ਜਿਆਦਾ। ਤੇ ਜਿਹੜੇ ਇੱਥੋਂ ਦੇ ਨਵੇਂ-ਨਵੇਂ ਲੋਕ ਜਾਂਦੇ ਨੇ, ਉਹਨਾਂ ਨੂੰ ਜਾ ਕੇ ਪਹਿਲਾ ਤਾਂ ਬਹੁਤ ਮੁਸ਼ਕਲ ਆਉਂਦੀ ਏ, ਉਥੋਂ ਦੇ climate ਦੇ ਹਿਸਾਬ ਨਾਲ ਆਪਣੇ-ਆਪ ਨੂੰ adjust ਕਰਨ ਵਿੱਚ ਕਿਉਂਕਿ ਇਥੇ ਦੀ ਜਿਹੜੀ ਸਰਦੀ ਹੁੰਦੀ ਏ, ਉਹਦੇ ਵਿੱਚ ਅਸੀਂ ਨਹੀਂ, ਅਕਸਰ ਕਹਿੰਦੇ ਨੇ ਕਿ ਆਹ ਝੇਲਦੇ ਪਰ ਉਥੇ ਜਦੋਂ ਤੁਸੀਂ ਜਾਂਦੇ ਓ, ਉਥੇ ਤੁਹਾਨੂੰ snowfall ਉੱਥੇ ਦਾ ਠੰਡਾ ਮੌਸਮ ਜਿਆਦਾ ਤੁਹਾਨੂੰ ਇਧਰ ਨਾਲੋਂ ਵੱਖਰਾ ਹੁੰਦਾ ਹੈ ਕਿਉਂਕਿ ਸਾਡੇ ਇੱਥੇ ਤਾਂ hill station ਵਿੱਚ ਹੀ snowfall ਹੁੰਦੀ ਹੈ, ਉਹ ਵੀ ਇੱਕ time period ਵਾਸਤੇ ਹੁੰਦੀ ਏ ਤੇ ਉਸ ਅਸੀਂ ਲੋਕੀ enjoy ਕਰਨ ਵਾਸਤੇ, ਇੱਕ-ਦੋ ਦਿਨ ਵਾਸਤੇ ਜਾਂਦੇ ਆ। ਪਰ ਜਿਹੜੇ ਲੋਕੀ ਉਥੇ ਜਾਂਦੇ ਨੇ, ਉਹਨਾਂ ਦਾ life ਵੀ, ਦੋ-ਦੋ, ਤਿੰਨ-ਤਿੰਨ ਮਹੀਨੇ snowfall ਵਿੱਚ ਰਹਿਣਾ ਤੇ ਉਸ ਹਿਸਾਬ ਨਾਲ ਆਪਣੇ ਆਪ ਨੂੰ ਉਥੇ ਦੀ life ਨੂੰ ਵਿੱਚ ਢਾਲਣਾ ਬੜਾ ਮੁਸ਼ਕਲ ਹੁੰਦਾ ਏ। ਗੱਡੀਆਂ ਚਲਾਉਣਾ ਵੀ ਬੜੀ ਮੁਸ਼ਕਲ ਹੋ ਜਾਂਦੀ ਏ ਉੱਥੇ, plus ਜਿਹੜੇ ਨਵੇਂ ਲੋਕੀ ਪਹਿਲਾ ਸ਼ੁਰੂ ਸ਼ੁਰੂ ਵਿੱਚ ਜਾਂਦੇ ਆ, ਉਹਨਾਂ ਨੂੰ ਤਾਂ skin problems ਵੀ ਬਹੁਤ ਆ ਜਾਂਦੀਆਂ ਨੇ। ਤੇ skin problems ਦੇ ਕਰਕੇ ਵੀ ਉਥੇ ਉਹਨਾਂ ਨੂੰ ਬਹੁਤ ਮੁਸ਼ਕਲ ਆਉਂਦੀ ਏ ਕਿਉਂਕਿ ਉਥੇ ਦੀ ਹਵਾ ਬਹੁਤ ਜਿਆਦਾ rough ਹੁੰਦੀ ਏ ਉਸ time ਪਰ ਉਥੇ ਇਹ ਵੀ ਹੈ ਕਿ ਤੁਹਾਨੂੰ ਥੋੜਾ doctors ਦੇ ਨਾਲ consultation ਮਿਲ ਜਾਏ ਤਾਂ ਚੰਗਾ ਏ, ਪਰ ਜਿਹੜੇ ਲੋਕਾਂ ਨੂੰ ਜਾਣ ਦੇ ਨਾਲ-ਨਾਲ PR ਨਹੀਂ ਮਿਲਦੀ, ਬਿਨਾਂ PR ਦੇ ਚਲੇ ਜਾਂਦੇ ਨੇ, ਸੋਚਦੇ ਨੇ ਉਥੇ ਜਾਵਾਂਗੇ, ਪੜ੍ਹਾਂਗੇ, ਤੇ ਉਸ ਤੋਂ ਬਾਅਦ ਅਸੀਂ PR ਲੈ ਲਾਂਗੇ, ਉਹਨਾਂ ਨੂੰ ਫਿਰ medical insurance ਵਗੈਰਾ ਲੈਣਾ ਪੈਂਦਾ, ਉਹ ਜਦਕਿ ਬੜਾ costly ਪੈ ਜਾਂਦਾ। ਜਦਕਿ ਜੇ ਤੁਹਾਡੇ ਕੋਲ PR ਹੁੰਦੀ ਏ ਤਾਂ ਤੁਹਾਨੂੰ ਇਹ ਸਭ facilities ਆਰਾਮ ਨਾਲ ਮਿਲ ਜਾਂਦੀਆਂ ਨੇ ਤੇ ਤੁਹਾਨੂੰ doctors ਵਾਸਤੇ ਵੀ ਇਧਰ-ਉਧਰ ਭੱਜਣਾ ਨਹੀਂ ਪੈਂਦਾ। but ਜੇ ਤੁਹਾਡੇ ਕੋਲ PR ਨਹੀਂ ਆ, ਤੁਹਾਨੂੰ ਬਹੁਤ ਜ਼ਰੂਰੀ ਏ ਕਿ ਆਪਣਾ medical insurance ਜ਼ਰੂਰ ਕਰਾਉਣਾ ਪੈਂਦਾ ਹੈ ਤੇ ਉਹ ਕਰਾ ਕੇ ਹੀ ਰੱਖਣਾ ਚਾਹੀਦਾ ਹੈ। ਇਹ ਮੇਰਾ ਇੱਕ suggestion ਹੈ and ਮੇਰੇ ਕਈ friends ਉਥੇ shift ਹੋਏ ਨੇ, ਉਹਨਾਂ ਦੀ lifestyle ਨੂੰ ਦੇਖ ਕੇ ਹੀ ਇਹ ਚੀਜਾਂ ਦਾ ਪਤਾ ਮੈਨੂੰ ਲੱਗਿਆ। plus ਜਿਹੜੇ ਸਾਡੀ company ਦੇ ਵਾਸਤੇ ਅਸੀਂ ਕੰਮ ਕਰਦੇ ਆ। ਉਹਨਾਂ ਦੇ ਕੋਲੋਂ ਵੀ ਕੁਝ ਚੀਜਾਂ ਪਤਾ ਚੱਲੀਆਂ ਜਿਵੇਂ ਕਿ ਉੱਥੇ ਦੇ ਜਾਣ ਵਾਸਤੇ ਤੁਹਾਡੀ ਕੀ eligibility ਹੋਣੀ ਚਾਹੀਦੀ ਏ ਜੇ ਤੁਸੀਂ PR ਦੇ through ਜਾਂਦੇ ਓ। ਜੇ ਤੁਸੀਂ PR ਦੇ ਜਾਂਦੇ through ਓ ਤਾਂ ਪਹਿਲੀ ਗੱਲ ਤਾਂ ਤੁਹਾਡਾ age factor ਕਿ ਤੁਹਾਡੀ age forty four ਤੋਂ ਨੀਚੇ ਹੋਣੀ ਚਾਹੀਦੀ ਏ ਤੇ ਦੂਜਾ ਹੈ ਜੀ ਤੁਹਾਡਾ work experience